ਭਾਵੇ ਛੋਲੇ ਕੁਲਚੇ ਲੈ ਲੋ ਛੋਲੇ ਭਟੂਰੇ ਲੈ ਲੋ ਦੁੱਧ ਲੈ ਲੋ ਲੱਸੀ ਲੈ ਲੋ ਉਹਦੇ ਨਾਲ ਕੀ ਬੋਲਦੇ ਏ ਉਹਨੂੰ ਤੰਦੂਰੀ ਰੋਟੀ ਵੀ ਮਿਲਦੀ ਏ ਉੱਥੇ ਲੱਛਾ ਪਰਾਂਠਾ ਮਿਲਦਾ ਉੱਥੇ ਦਾ ਉਹ ਬੜਾ

ਹਮ ਲੋਕੀ try ਕਰਦੇ ਏ YouTube ਚ ਇੰਨੇ channel ਬਣੇ ਹੋਏ ਨੇ ਕੀ ਅਸੀਂ ਤਾਂ ਪੰਜਾਬੀ ਅੰਮ੍ਰਿਤਸਰੀ ਕੁਲਚਾ ਬਨਾਣਾ ਮਤਲਬ

ਪੈਸੇ ਕਮਾ ਰਹੇ ਏ video ਬਣਾ ਬਣਾ ਕੇ ਖਾਣੇ ਦੀਆਂ video ਆਪਾਂ ਇਹ ਸਵਾਦ ਲੱਗਿਆ ਸਾਨੂੰ ਇਹ ਚਖਿਆ ਇਹ ਚਖਿਆ

ਕੋਸਿਸ਼ ਕਰਦੇ ਏ ਲੋਕੀ copy ਕਰਨ ਦੀ ਕੀ ਆਪਾਂ ਅੰਮ੍ਰਿਤਸਰ ਕੁਲਚਾ ਬਣਾ ਕੇ ਦਿਖਾਵਾਂਗੇ ਲੇਕਿਨ ਬਣਦਾ ਨੀਂ ਕਿਸੇ ਤੋਂ ਮੁਸਕਿਲ ਈ ਬਣਦਾ ਹਾਂਜੀ ਇਹ ਤਾਂ ਗੱਲ ਸਹੀ ਏ ਪੰਜਾਬ ਦੇ ਖਾਣੇ ਦਾ ਕੋਈ comparison ਨਹੀਂ ਹੈਗਾ ਉੱਥੇ ਦੇ ਤਾਂ ਤੁਸੀਂ ਉਹ ਲੈਲੋ VEG ਖਾਣਾ ਲੈਲੋ NON VEG ਖਾਲੋ NON VEG ਤਾਂ ਇੰਨਾ famous ਏ ਪੰਜਾਬ ਦਾ ਕੀ ਬੱਸ ਮੈਂ ਤਾਂ ਬਾਹਰਲੇ ਲੋਕਾ ਤੋਂ ਲੋਕਾ ਤੋਂ ਵੀ ਸੁਣਿਆ ਮਤਲਬ ਉਹਨਾ ਨੇ butter chicken ਤਾਂ ਕਹਿਣਾ ਈ ਕਹਿਣਾ ਕੀ ਸਾਨੂੰ ਇਹ ਬੜਾ ਪਸੰਦ ਏ India ਤੋਂ dish ਨਾ ਹਮ ਹਮ ਹਮ ਤਾਂ ਫੇਰ ਅੰਮ੍ਰਿਤਸਰੀ ਪਸੰਦ ਏ ਹੋਰ ਕਿਸੇ ਥਾਂ ਦਾ ਤੁਸੀਂ ਕਿਸੇ ਹੋਰ ਥਾਂ ਦਾ ਵੀ food ਪਸੰਦ ਏ normally ਲੋਕੀ ਕੀ ਕਰਦੇ ਏ ਉੱਥੇ ਕੜੀ ਚਾਵਲ ਵੀ ਮਿਲਦਾ ਰਾਜਮਾ ਚਾਵਲ ਵੀ ਮਿਲਦੇ ਏ ਉਹ ਉੱਥੇ ਉੱਥੇ ਦਾ famous ਏ ਉਹ ਵੀ ਕਾਫੀ ਜਿਆਦਾ

ਆਪਾਂ ਉੱਥੇ ਲੰਗਰ ਚ ਛਕਿਆ ਸੀਗਾ ਬੜੇ ਸਵਾਦ ਥੇ ਸਵਾਦ ਸੀਗਾ ਉੱਧਰ ਵੀ

ਕੜੀ ਚੋਲ ਕੜੀ ਚੋਲ ਹਾਂ ਹਾਂ ਵਧੀਆ

ਬਾਈ ਉਹਨਾ ਨੇ ਜਲੇਬੀ ਦਿੱਤੀ ਨਾਲ ਲੰਗਰ ਵਿੱਚ ਲੱਸੀ ਉਹਨਾ ਨੇ ਵੀ ਪਿਲਾਈ ਉਹ ਵੀ ਬੜੀ ਸਵਾਦ ਸੀਗੀ ਨਾਲੇ ਪ੍ਰਸ਼ਾਦੇ ਚ ਤਾਂ ਉਹ ਦਿੰਦੇ ਨੇ ਨਾ ਉਹ ਕੜ੍ਹਾਹ ਪ੍ਰਸ਼ਾਦ ਉਹ ਤਾਂ ਮੇਰੇ ਬੱਚੇ ਖਾ ਖਾ ਨੀਂ ਥੱਕਦੇ ਹਾਂ pure ਘੀ ਨਾਲ ਬਣਦਾ ਉਹ ਮਤਲਬ ਘਰ ਚ ਬਣਾਉ ਇੱਦਾਂ ਦਾ ਪ੍ਰਸ਼ਾਦ ਬਣਦਾ ਨੀਂ ਸਾਡੇ ਤੋਂ ਨਾ

ਤੁਸੀਂ ਖਾਦਾ ਕਿਤੇ ਹੋਰ ਥਾਂ ਦਾ ਖਾਣਾ ਜੇ ਤੁਹਾਨੂੰ ਮਤਲਬ ਇੰਨਾ ਪਸੰਦ ਆਇਆ ਕੀ ਬੱਸ ਤੁਸੀਂ ਦਸ ਨੀਂ ਸਕਦੇ ਸ਼ਬਦਾ ਚ

ਤੇ ਨਾਲ ਛੋਲੇ ਉਹ ਜਰੂਰ ਖਾਈਦਾ ਉੱਥੇ ਜਾ ਕੇ famous ਨੇ ਉੱਥੇ ਦੇ ਇੱਥੇ ਦੇ ਤਾਂ ਕਹਿ ਦਿੰਦੇ ਅੰਮ੍ਰਿਤਸਰੀ ਬੱਸ ਨਾ ਏ ਇੱਥੇ ਚੱਲਦਾ ਹੋਰ ਤਾਂ ਚਲੋ ਬਣਨਾ ਤਾਂ ਕੀ ਏ but ਅੰਮ੍ਰਿਤਸਰ ਤਾਂ ਅੰਮ੍ਰਿਤਸਰ ਏ ਅੰਮ੍ਰਿਤਸਰ ਦੇ ਕੁਲਚੇ ਛੋਲੇ ਆ ਕੁਲਚੇ ਛੋਲੇ ਉੱਥੇਦੇ ਈ ਏ ਜੀ famous ਹੋਰ ਕਿਤੇ

ਸਵਾਦ ਕਿੰਹਨੂ ਕਹਿੰਦੇ ਏ ਖਾਣੇ ਦਾ ਸਵਾਦ ਉਹ ਮੈ ਤਾਂ ਮੇਰੇ ਸ਼ਬਦਾ ਚ ਪੁੱਛੋ ਤਾਂ ਮੈਨੂੰ ਤਾਂ ਉਹ ਲੱਗਦਾ ਕੀ ਅੰਮ੍ਰਿਤਸਰ ਖਾ ਕੇ ਦੇਖੋ ਤੁਸੀਂ ਖਾਣਾ ਖਾਣੇ ਦਾ ਸਵਾਦ ਕਿੰਨੂ ਕਹਿੰਦੇ ਉਹ ਤੁਹਾਨੂੰ ਉੱਧਰ ਜਾ ਕੇ ਪਤਾ ਚਲੂ ਖਾਣਾ ਕੀ ਹੁੰਦਾ ਹਾਂ ਹਾਂ ਇਹ ਤਾਂ ਗੱਲ ਬਿਲਕੁਲ ਵਧੀਆ ਕੀਤੀ ਏ ਉਸਦੇ ਬਾਰੇ ਤਾਂ ਸਾਨੂੰ

ਮੋਹਾਲੀ ਚ ਦਿਨੇ ਆ ਪਰ ਲੱਸੀ ਤਾਂ ਮੈਂ ਮਤਲਬ ਮੈਨੇ ਇੰਨੀ ਗਾੜੀ ਲੱਸੀ pure pure pure ਲੱਸੀ ਕਦੇ ਨੀਂ ਪੀਤੀ ਇਹ ਪੰਜਾਬ ਚ ਤਾਂ ਬੱਸ ਇਹ ਅਮੁਲ ਲੱਸੀ ਆਂਦੀ ਏ ਗਲਾਸਾ ਚ ਫੜਾ ਦਿੰਦੇ ਨੇ ਪਾਣੀ ਜਿਹਾ ਇਹ ਹੁੰਦਾ ਕਈ ਜਗ੍ਹਾ ਤੇ thick ਹੁੰਦਾ ਪਰ ਇੰਨਾ ਨੀਂ ਜਿੰਨਾ ਮੈਂ ਅੰਮ੍ਰਿਤਸਰ ਖਾ ਕੇ ਆਈ ਆ ਪੀ ਕੇ ਆਈ ਆ ਲੱਸੀ ਦੁੱਧ ਹੋ ਗਿਆ ਇੰਨਾ ਸਵਾਦ ਦੁੱਧ ਵੀ ਨੀਂ ਤੁਸੀਂ ਪੀ ਸਕਦੇ ਮੈਨੂੰ ਤਾਂ ਲੱਗਦਾ ਇਹੀ ਹਾਂ proper ਉਹ ਉਹ ਮਤਲਬ ਖੀਟਾ ਦਿੰਦੇ ਨੇ ਨਾ ਉਹ proper ਦੁੱਧ ਬਣਦਾ ਉਸ ਚੋ ਏਵੈ ਮਤਲਬ taste ਈ ਬਿਲਕੁਲ ਵੱਖਰਾ ਉਸ ਦਾ

comparison ਨੀਂ ਕਰ ਸਕਦੇ ਆਪਾਂ ਕਿਸੇ ਦਾ ਉੱਥੇ ਦੇ

ਦੁਨੀਆਂ ਜਹਾਨ ਤੋਂ ਲੋਕੀ ਜਾਂਦੇ ਏ ਲੇਕਿਨ ਉੱਥੇ ਕੁਲਚੇ ਛੋਲੇ ਜਰੂਰ ਖਾਣੇ ਲੋਕਾਂ ਨੇ

ਮਟਕਾ ice cream ਉਹ ਜੇ ਤੁਸੀਂ ਖਾਈ ਏ ਤਾਂ ਉਹ ਤੁਸੀਂ

ਪਹਿਲਾਂ phone ਕਰਨਾ ਚਾਹੀਦਾ ਸੀ ਮੈਨੇ ਤੁਹਾਨੂੰ ਹਨਾ

ਜਾਣਾ ਸੀ ਜੇ ਮੈਨੂੰ ਪੁੱਛਦੇ ਤਾਂ ਮੈਂ ਜਰੂਰ ਹੋਰ ਚੀਜ਼ਾਂ ਦੱਸ ਸਕਦਾ ਸੀਗਾ ਉੱਥੇ ਬਾਲੀ ਮਿਲਦੀਆਂ ਚੀਜ਼ਾਂ main main ਜਿਹੜਾ ਉਹਨਾ ਨੇ ਨਵਾਂ market ਜੀ ਬਣਾਈ ਏ ਵਧੀਆ ਤਰੀਕੇ ਨਾਲ

ਤੁਸੀਂ ਬਾਹਰ ਈ ਲਾਈ ਹੁੰਦੀ ਏ ਮਟਕੇ ਵਾਲੀ ਕੁਲਫੀ ਗਰਮੀਆਂ ਚ ਤਾਂ ਬਹੁਤ ਚੱਲਦੀ ਏ ਉੱਥੇ ਕੁਲਚੇ ਛੋਲੇ ਤਾਂ ਹੈ ਈ ਏ but ਨਾਲ ਮਟਕਾ ਕੁਲਫੀ ਵੀ ਉਥੇ ਦੀ ਬੜੀ famous ਏ ਹਾਂ ਇੱਕ ਮੇਰੇ husband ਨੂੰ ਉਹ ਬੜਾ ਪਸੰਦ ਏ NON VEG ਨਾ ਉਹਨਾ ਨੇ ਉਹ ਵੀ ਖਾਦਾ ਉੱਧਰ ਕਹਿੰਦੇ ਬੜਾ ਸਵਾਦ ਸੀ ਮੈਂ ਤਾਂ ਖਾਂਦੀ ਨੀਂ ਇੰਨਾ

ਉਹਨਾ ਉਹਨਾ ਨੂੰ ਬੜਾ ਪਸੰਦ ਏ NON VEG

ਉਹ ਤਾਂ ਬਿਲਕੁਲ ਗੱਲ ਬਿਲਕੁਲ ਵਧੀਆ ਕੀਤੀ ਮਤਲਬ ਹੈਗੀ ਏ ਮਤਲਬ ਮੈਂ ਮਨਾ ਨੀਂ ਕਰਾਂਗਾ ਖਾਣਾ ਤਾਂ ਉੱਥੇ ਦਾ ਲਾ ਜਵਾਬ ਏ ਉਹਦਾ ਤਾਂ ਕੋਈ

ਮਤਲਬ comparison ਕੋਈ ਕੁੱਝ ਨੀਂ ਕਰ ਸਕਦਾ ਉੱਥੇ ਦਾ ਅਹ but ਆ ਏ ਕੀ ਮਤਲਬ ਉਥੇ ਜਾ ਕੇ specially ਲੋਕੀ ਖਾਂਦੇ ਜਰੂਰ ਏ ਉਹਨੂੰ ਇੱਦਾਂ ਨੀਂ ਏ ਕੀ avoid ਨੀਂ ਕਰਦੇ

ਤੇ ਉਹਦੇ ਹਿਸਾਬ ਨਾਲ ਤਾਂ ਉੱਥੇ ਜਾ ਕੇ ਉੱਥੇ ਜਾ ਕੇ ਉਹ wait ਕਰਦੇ ਏ ਖਾ ਕੇ ਆਣਾ ਹੀ ਆਣਾ ਉਹਨਾ ਨੇ ਹਮ

ਉੱਦਾਂ but ਇਹ ਏ ਕੀ ਪੰਜਾਬ ਚ NON VEG ਜਿਆਦਾ ਵੀ ਖਾਈ ਦੇ prefer ਵੀ ਲੋਕੀ ਕਰਦੇ ਏ

ਹਿਸਾਬ ਨਾਲ ਚੱਲਦਾ ਜੇ ਬਿਲਕੁਲ ਸਹੀ ਗੱਲ ਹਾਂ ਇੱਕ ਗੱਲ ਹੋਰ ਏ ਉੱਧਰ ਭੀੜ ਇੰਨੀ ਰਹਿੰਦੀ ਏ ਲੋਕਾ ਦੀ ਪਰ ਮਤਲਬ ਖਾਣੇ ਦੀ quality ਤੁਹਾਨੂੰ ਇੰਨੀ ਵਧੀਆ ਮਿਲੁਗੀ ਇੰਨੀ ਭੀੜ ਨਾਲ ਵੀ ਇਹ ਨੀਂ ਕੀ ਉਹ quality ਦਾ compromise ਕਰਨਗੇ ਨਾ ਬਿਲਕੁਲ ਨੀਂ ਖਾਣਾ ਇੰਨਾ ਸਵਾਦ ਈ ਮਿਲੇਗਾ ਗਰਮ ਗਰਮ ਮਿਲੂਗਾ

ਆਪਾਂ ਗਏ ਸੀਗੇ eleventh ਨੂੰ ਤੇ ਅੱਜ ਵਾਪਿਸ ਆ ਗਏ ਅੱਛਾ ਨੀਂ ਮੈਨੂੰ ਪਹਿਲਾਂ ਦੱਸਣਾ ਸੀ ਨਾ ਅਸੀਂ ਵੀ ਚੱਲਦੇ family ਨਾਲ ਸਾਰੇ ਜਾਂਦੇ ਵਧੀਆ ਰਲ ਕੇ ਨਾਲ

ਇਸੀ ਬਹਾਨੇ ਅਸੀਂ ਵੀ ਜਾ ਕੇ ਘੁੰਮ ਆਂਦੇ ਕੁਲਚੇ ਛੋਲੇ ਅਸੀਂ ਵੀ ਖਾ ਆਂਦੇ ਛੋਲੇ ਭਟੂਰੇ ਖਾ

ਹੋਰ ਪਤੀ ਦੇਵ ਕੀ ਕਰਦੇ ਤੁਹਾਡੇ ਬੱਸ ਹੁਣੇ rest ਕਰ ਰਹੇ ਆ

ਹਾਂ ਇਹ ਤਾਂ ਹੈ ਥਕਾਵਟ ਤਾਂ ਹੋਈ ਜਾਂਦੀ ਏ

ਜਾਣਾ but ਇਹ ਏ ਕੀ ਮਤਲਬ ਛੇ ਮਹੀਨੇ ਚ ਇੱਕ ਵਾਰ ਬੰਦਾ ਜਾ ਆਵੇ ਉੱਥੇ ਤਸੱਲੀ ਹੋ ਜਾਂਦੀ ਏ ਜਾ ਕੇ ਨਾ ਦਰਸ਼ਨ ਵੀ ਕਰ ਲਏ ਫੇਰ ਮਤਲਬ ਜਿਹੜਾ favorite ਹੈਗਾ food ਉੱਥੇ ਦਾ ਉਹ ਵੀ ਖਾ ਲਿਆ ਦਰਸ਼ਨ ਵੀ ਕਰ ਲੈ ਘੁੰਮ ਵੀ ਲਿਆ ਨਾਲ ਹਰਿਮੰਦਰ ਸਾਹਿਬ ਏ ਫੇਰ ਜਲਿਆਂ ਵਾਲੇ ਬਾਗ ਚਲੇ ਗਏ ਫੇਰ ਬਾਗਾ border ਚਲੇ ਗਏ ਦੁਰਗਿਆਣਾ ਮੰਦਰ ਚਲੇ ਗੇ ਆ ਇੰਨੀ ਚੀਜ਼ਾਂ ਨੇ ਉੱਥੇ ਘੁੰਮਣ ਦੀਆਂ ਤੇ ਨਾਲ ਹਰ ਇੱਕ ਥਾਂ ਤੇ ਕੁੱਝ ਨਾ ਕੁੱਝ ਮਤਲਬ famous

ਮਤਲਬ ਹੈ ਮੇਰੇ ਹੋਰ ਵੀ ਦੋਸਤ ਨੇ ਉਹ ਮੈਨੂੰ ਕਹਿ ਦਿੰਦੇ ਨੇ ਚਲੋ ਚੱਲੀਏ ਆਪਾਂ ਚੱਲਦੇ ਆ ਲੇਕਿਨ ਉਥੇ ਜਾਣ ਨੂੰ ਫੇਰ time ਚਾਹੀਦਾ ਫੇਰ proper ਦਰਸ਼ਨ ਕਰਕੇ ਆਣੇ ਮਤਲਬ

ਸਵੇਰੇ ਦੀ ਤੁਸੀਂ ਪਤਾ ਨੀਂ ਆਰਤੀ ਤੁਸੀਂ attend ਕੀਤੀ ਨੀਂ ਕੀਤੀ ਲੇਕਿਨ ਤੁਸੀਂ ਜਦ

ਵਧੀਆ ਸਵੇਰ ਦੇ ਤੁਸੀਂ ਜਦੋਂ ਕੜ੍ਹਾਹ ਪ੍ਰਸ਼ਾਦ ਖਾਉਗੇ ਤੁਸੀਂ ਕਹੋਗੇ ਜੀ ਬੱਸ ਆਨੰਦ ਕਹਿੰਦੇ ਏ ਨਾ ਤ੍ਰਿਪਤੀ ਜਿੰਹਨੂ ਕਹਿੰਦੇ ਏ ਉਹ ਵਾਲੀ feel ਆਂਦੀ ਏ ਹਾਂਜੀ ਹਾਂਜੀ

ਹਾਂਜੀ ਕੀ ਕਹਿ ਰਹੇ ਓ ਮੇਂ ਕਿਹਾ ਫੇਰ ਕਦੇ ਜਾਵਾਂਗੇ ਇੱਕਠੇ ਜਾਵਾਂਗੇ ਫੇਰ ਨਾਲ ਹਾਂ ਯਾਰ ਜਰੂਰ ਬਣਾਇਓ ਮੈਨੂੰ ਤਾਂ ਕਾਫੀ time ਹੋ ਗਿਆ ਨੀਂ ਆ or ਬਣਦਾ plain but ਫੇਰ ਕਦੇ ਕੁੱਝ ਕੰਮ ਕਦੇ ਕੁੱਝ ਕੰਮ ਕੁੱਝ ਨਾ ਕੁੱਝ ਆਈ ਜਾਂਦਾ

ਚਲੋ ਕੋਈ ਨਾ ਥੋੜਾ time ਤਾਂ ਨਿਕਾਲਨਾ ਚਾਹੀਦਾ family ਲੈ ਆਪਣੇ ਲਈ

ਤਾਂ ਰੋਜ ਈ ਲੱਗੇ ਰਹਿੰਦੇ ਆ ਲਾਦੋ ਆ ਲਾਦੋ ਆ ਖਾਣਾ ਅਸੀਂ ਤਾਂ ਉਹਨੂੰ ਕਹਿ ਦਿਨੇ ਆ ਕਦੀ ਕਹਿ ਦੇਣਾ ਇਹਨਾ ਨੇ spring rolls ਲਾਦੋ NON VEG ਮੋਮੋਸ ਲਾਦੋ ਅੱਜ chicken ਖਾਣਾ ਮਤਲਬ ਇਹਨਾ ਦੀ ਤਾਂ ਡਿਮਾੰਡਾ ਖਤਮ ਈ ਨਹੀਂ ਹੁੰਦੀ ਮਤਲਬ ਇਹ ਤਾਂ ਕਹਿੰਦੇ ਸਾਰਾ ਬਾਹਰ ਦਾ ਈ ਖਾਣਾ ਖਾਨਾ ਘਰ ਦਾ ਅਸੀਂ ਖਾਂਦੇ ਨੀਂ ਬੱਚੇ ਤਾਂ ਕਹਿੰਦੇ ਘਰ

ਹੈਂ ਘੀਆ

ਉਹ ਤਾਂ ਲੱਗਿਆ ਇਹ ਮੋਮੋਸ ਖਿਲਾ ਦੋ ਸਮੋਸੇ ਖਿਲਾਦੋ ਆ ਮੇਰੀ ਕੁੜੀ ਤਾਂ cake ਨੀਂ ਛੱਡਦੀ ਪਈ ਉਹਨੂੰ ਤਾ ਹਰ ਦੂਜੇ ਤੀਜੇ ਦਿਨ pastry ਖਾਣੀ ਮੈ cake ਖਾਣਾ ਮੈਂ ਮੇਰੇ ਪਾਪਾ ing

ਬਾਹਰ ਦਾ ਖਾਣਾ ਤਾਂ ਹੁਣ ਆਦਤ ਪੈਗੀ ਨਾ ਤਾਂ ਹੁਣ ਇੱਦਾਂ ਈ ਹੁੰਦਾ ਘਰ ਦਾ ਬਣਾਉ ਘਰ ਦਾ ਉਹਨਾ ਨੂੰ ਸਵਾਦ ਈ ਨਹੀਂ ਲੱਗਦਾ ਬਾਹਰ ਦਾ ਏ ਆ ਨਾ ਮਸਾਲੇ ਵਗੈਰਾ proper ਪਾਈ ਦਾ ਅਸੀਂ ਤਾਂ ਨਾ ਨਮਕ ਲੂਣ ਮਤਲਬ ਆਰਾਮ ਨਾਲ taste ਦੇ ਹਿਸਾਬ ਨਾਲ ਪਾਈ ਦਾ ਕਦੇ ਕਦੇ ਘੱਟ ਹੋ ਗਿਆ ਤਾਂ ਚਲੋ

ਕਦੇ ਕਦੇ ਹਮ ਲਈ ਤਾਂ ਵਧੀਆ taste change ਹੋ ਜਾਂਦਾ ਬੱਚੇ ਵੀ ਖੁਸ਼ ਹੋ ਜਾਂਦੇ ਏ ਪਰ ਬੱਚਿਆਂ ਨੂੰ ਇਹ ਚੀਜ਼ ਨੀਂ ਨਾ ਪਤਾ ਵੀ ਉਹ

ਬਣਾਦੇ ਉੰਨਾ ਸਵਾਦ ਤਾਂ ਬਣਦਾ ਨੀਂ ਏ ਜਿੰਨਾ market ਵਾਲਾ ਬਣਦਾ

ਕੀ ਬਣਦਾ ਹਿਸਾਬ ਇਹਨਾ ਨੇ ਤਾਂ ਬੱਚਿਆਂ ਨੇ ਤਾਂ ਲੱਗੇ ਰਹਿਣਾ but ਦੇਖਦੇ ਆ ਅਗਲੇ ਮਹੀਨੇ ਦਾ plan ਜੇਕਰ ਅਗਲੇ ਮਹੀਨੇ ਹਨ ਤਾਂ ਤੁਸੀਂ ਜਾ ਕੇ ਆਏ ਓ ਅਗਲੇ ਮਹੀਨੇ ਕਿੱਥੇ ਜਾਉਗੇ ਦੋ ਤਿੰਨ ਮਹੀਨੇ ਚ ਬਣਦਾ plain ਫੇਰ ਉਸ ਹਿਸਾਬ ਨਾਲ

ਕਿਤੇ ਹੋਰ ਚਲਾਗੇ ਉੱਧਰ ਨੀਂ ਤਾਂ ਕਿਤੇ ਹੋਰ ਕੀਤੇ ਹੋਰ ਦਾ ਖਾਣਾ ਵੀ try ਕਰਨਾ ਕਿੱਥੇ ਹੋਰ ਦੀ ਚੀਜ਼ਾਂ ਵੀ ਵੇਖਣੀਆਂ ਨੇ

ਸ਼ਿਮਲਾ ਚ ਜਿਆਦਾਤਰ ਕੀ ਕਹਿੰਦੇ ਏ majorly ਤੁਸੀਂ ਜਾਉਗੇ ਸ਼ਿਮਲਾ road ਚ ਮਤਲਬ ਜਗ੍ਹਾ ਜਗ੍ਹਾ ਚ Maggie point ਬਣੇ ਨੇ ਉਹਨਾ ਦੇ ਉਹ ਕਹਿੰਦੇ ਜੇ Maggie ਇੰਨੀ famous ਏ ਲੋਕੀ specially ਜਾਂਦੇ ਏ ਉੱਥੇ Maggie ਖਾਣ ਅਰੇ ਹਾਂ ਅਸੀਂ ਉੱਧਰ ਗਏ ਸੀ last year ਨਾ ਛੁੱਟੀਆਂ ਚ ਬੱਚਿਆਂ ਨੂੰ ਲੈ ਕੇ ਮੰਸੂਰੀ ਦੇਹਰਾਦੂਨ ਮੰਸੂਰੀ ਉੱਧਰ ਵੀ ਇੱਦਾਂ ਦਾ ਈ ਏ Maggie point ਇੰਨੀ ਸਵਾਦ Maggie ਮੋਮੋਸ ਦੇਹਰਾਦੂਨ ਤੁਸੀਂ ਮੋਮੋਸ ਖਾਂਦੇ ਨਾ ਤੁਸੀਂ ਕਹਿਣਾ ਸੀ ਹਾਂ ਨਿਪਾਲ ਨਿਪਾਲਿਆ ਨੇ ਨੀਂ ਤਾਂ ਨੀਂ ਇੱਧਰ ਆ ਕੇ ਵੱਸ ਗਏ ਇੰਨੇ ਸਵਾਦ ਮੋਮੋਸ ਨੂਡਲ ਉੱਧਰ ਦੇ ਕੀ ਦਸਾ ਮੈਂ ਤੁਹਾਨੂੰ ਬੱਚਿਆਂ ਨੂੰ ਤਾਂ ਚਾਹੀਦਾ ਈ ਇਹ ਹੈ ਉਹ ਰਾਜਮਾ ਚਾਵਲ ਕੜੀ ਚਾਵਲ ਰੋਟੀ ਸਬਜੀ ਤਾਂ ਖਾਣੀ ਨੀਂ ਉਹਨਾ ਨੇ ਘੁੰਮਣ ਜਾਉ ਤਾਂ ਉਹਨਾ ਦਾ ਬੱਸ ਖਾਣ ਦਾ ਈ ਰਹਿੰਦਾ ਕੇ ਹਾਂ ਆਪਾਂ ਬਾਹਰ ਆ ਗਏ ਤਾਂ ਬਾਹਰਲਾ ਈ ਖਾਣ ਨੂੰ ਮਿਲੇਗਾ